ਅੱਛਾ ਆਲੀਆ ਆਪੀ ਠੀਕ ਹੈ ਸ਼ਾਬਾਸ਼ ਅੱਛਾ ਮੈਂ ਕਹਿੰਦੀ ਸੀ ਕੇ ਆ ਮੈਨੂੰ ਤਾਂ ਪਤਾ ਨੀ ਚਲਦਾ ਹੈਗਾ ਮਤਲਬ TV ਤੇ ਏਹਦੀ ਫ਼ਿਲਮਾਂ ਦੇਖਦਿਆਂ ਇੰਨੇ ਇੰਨੇ ਸੋਹਣੀਆਂ ਮਤਲਬ ਪੁਰਾਣੇ ਜਮਾਨੇ ਦੇ ਰਿਵਾਜ ਮੈਨੂੰ ਲਗਦੇ ਹੈ ਹੁਣ ਤੇ ਉਹ ਪਤਾ ਨਹੀਂ ਕਿ ਕੁਸ਼ ਹੋ ਗਿਆ ਕੋਈ ਪਤਾ ਨੀ ਕੋਈ ਪੇਂਟਾ ਪਾਈ ਫਿਰਦਾ ਕੋਈ ਕਿੱਦਾਂ ਪਾਈ ਫਿਰਦਾ ਕੋਈ ਸਲਵਾਰ ਕਮੀਜ ਆ ਤੇ ਦੇ ਵਿਚ ਇੱਦਾਂ ਮੈਂ ਦੇਖੀ ਕਿਦਾਂ ਪੁਰਾਣੇ ਰਸਮ ਰਿਵਾਜ ਦੀ ਹਾਂ ਬਾਜੀ ਵੇਖੀਂ ਮੈਨੂੰ ਵੀ ਕੋਈ ਦਸ ਖਾਂ ਪੁਰਾਣੇ ਜਮਾਨੇ ਦੇ ਬਾਰੇ ਚ ਕਿੰਨੇ ਕਿੰਨੇ ਸੋਹਣੇ ਕਪੜੇ ਤੇ ਚੀਜ਼ਾਂ ਹੁੰਦੇ ਸੀ ਗੇ ਯਾ ਓਹਨਾ ਦੇ ਕਿੰਨੇ ਸੋਹਣੇ ਤੌਰ ਤਰੀਕੇ ਹੁੰਦੇ ਸੀ ਗੇ ਹਾਂ ਤੂੰ ਇੰਡੀਆ ਦੀਆਂ ਕੋਈ ਫ਼ਿਲਮਾਂ ਦੇਖੀਆਂ ਪੰਜਾਬੀ ਓਹਦੇ ਚ ਬਹੁਤ ਦਸਦੇ ਹੈ ਹਾਂ ਦੇਖੀਆਂ ਵਾ ਪਰ ਇੰਨੀ ਕੋਈ ਖਾਸ ਨਹੀਂ ਦੇਖੀ ਤੂੰ ਮੈਂ ਦੇਖੀ ਮੈਂ ਇਕ ਮੰਜੇ ਬਿਸਤਰੇ ਫਿਲਮ ਦੇਖੀ ਆ ਗਿਪੀ ਗਰੇਵਾਲ ਦੀ ਓਹਦੇ ਓਹਦੇ ਵਿਚ ਉਹ ਨਾ ਵਿਆਹ ਤੇ ਵਿਆਹ ਹੁੰਦਾ ਕਿਸੇ ਦਾ ਓਹੋ ਓਹਦੀ ਫੁਫੇ ਦੀ ਧੀ ਦਾ ਵਿਆਹ ਹੁੰਦਾ ਵਾ ਤੇ ਫੇਰ ਉਹ ਮੰਜੇ ਕੱਠੇ ਕਰਦੇ ਆ ਇੱਦਾਂ ਪੁਰਾਣੇ ਜਮਾਨੇ ਦੇ ਵਿਚ ਵਿਆਹ ਹੁੰਦਾ ਸੀ ਗਾ ਤੇ ਮੰਜੇ ਕੱਠੇ ਕਰਦੇ ਸੀ ਓਥੋਂ ਮੈਨੂੰ ਪਤਾ ਲੱਗਾ ਫੇਰ ਮੈਂ ਆਪਣੇ ਅੱਬੂ ਨੂੰ ਪੁੱਛਿਆ ਓਹਨਾ ਨੇ ਕਿਹਾ ਹਾਂ ਇੱਦਾਂ ਹੀ ਆ ਤੇ

ਹਾਂ ਪਹਿਲੇ ਉਹ ਇੰਨੀ ਦੇਰ ਪਹਿਲਾਂ ਘਰ ਚਲੇ ਗਏ ਵਿਆਹ ਤੇ ਫੇਰ ਓਹਨਾ ਨੇ ਕਿਹਾ ਮੰਜੇ ਕੱਠੇ ਕਰਨੇ ਆ ਪ੍ਰੋਹਣਿਆ ਨੇ ਆਉਣਾ ਫੇਰ ਮੰਜੇ ਕੱਠੇ ਕੀਤੇ ਓਹਨਾ ਨੇ ਬਿਸਤਰੇ ਕੱਠੇ ਕੀਤੇ ਮੰਜਾ ਲੈਣ ਜਾਓ ਤਾਂ ਓਹਨਾ ਕੋਲੋਂ ਬਿਸਤਰਾ ਚਾਦਰ ਸਿਰਹਾਣਾ ਲੈ ਕੇ ਆਉਣਾ ਹੁੰਦਾ ਨਾਲ ਤੇ ਫੇਰ ਅਹ ਫੇਰ ਦੂਸਰਾ ਆ ਕੇ ਓਥੇ ਪਰਾਹੁਣੇ ਸੌਣ ਸੌਣ ਦੂਰੋਂ ਦੂਰੋਂ ਤੇ ਓਹਨਾ ਦੇ ਪਰਾਹੁਣੇ ਆਉਂਦੇ ਹੈ ਤੇ ਫੇਰ ਓਹਨਾ ਨੇ ਕਿ ਕੀਤਾ ਫੇਰ ਓਹਨਾ ਨੇ ਘਰ ਹੀ ਹੁਣ ਜਿਦਾਂ ਨਾ ਕੇ

ਹਾਂ ਉਹ ਸਾਰੀਆਂ ਰਾਤ ਨੂੰ ਕੱਠਿਆਂ ਹੋ ਕੇ ਪਰਾਤ ਵਜਾਉਂਦਿਆਂ ਪਈਆਂ ਸੀ ਪਰਾਤ ਮਤਲਬ ਇੱਦਾਂ ਕੇ ਇਕ ਤਰ੍ਹਾਂ ਦਾ music ਹੁੰਦਾ ਨਾ ਹਾਂ ਯਾਦ ਹੈ ਨਾ ਤੈਨੂੰ ਫੂਫੋ ਵੀ ਆਪਣੀ ਛੋਟੀ ਆਪਣੀਆਂ ਸਹੇਲੀਆਂ ਨਾਲ ਇਕ ਵਿਆਹ ਤੇ ਆਪਾਂ ਜਦੋਂ ਨਿੱਕੇ ਨਿੱਕੇ ਹੁੰਦੇ ਨਾਲ ਗਏ ਸੀ ਮੈਨੂੰ ਮਾੜਾ ਮਾੜਾ ਯਾਦ ਹੈ ਤੂੰ ਤੇ ਮੈਨੂੰ ਲਗਦੇ ਉਦੋਂ ਹੈ ਨਹੀਂ ਸੀ ਹਾਂ ਤੇ ਫੇਰ ਉਹ ਉਹ ਬਜਾਉਂਦੀਆਂ ਸੀ ਓਥੇ ਫੇਰ ਓਹਨਾ ਨਾਲ ਨਾਲ ਗਾਣੇ ਵੀ ਗਾਂਉਦੀਆਂ ਤੇ ਫੇਰ ਇੱਦਾਂ ਮਹਿੰਦੀ ਸੇਲੀ ਮਹਿੰਦੀ ਕਰਦਿਆਂ ਫੇਰ ਅਗਲੇ ਦਿਨ ਵੀ ਜਦੋਂ ਜਦੋਂ ਮੁੰਡੇ ਨੂੰ ਵਿਆਹੁਣ ਜਾਂਦੇ ਹੈ ਨਾ ਉਹ ਫਿਲਮ ਦੇ ਫਿਲਮ ਦੇ ਵਿਚ ਇੱਦਾਂ ਸੀ ਓਦੋਂ ਵੀ ਸਾਰੇ ਭਾਈ ਬੁੜੀਆਂ ਪੈਦਲ ਹੀ ਨਾਲ ਤੁਰੇ ਜਾਂਦੇ ਹਮ ਅੱਜਕਲ ਭਲਾਂ ਕਿਦਾਂ ਫੇਰ ਜਾਂਦੇ ਅੱਜਕਲ ਤਾਂ ਬਾਜੀ ਗੱਡੀਆਂ ਤੇ ਹੀ ਜਾਂਦੇ ਹੈ ਇੱਦਾਂ ਨਾਲੇ ਮੈਨੂੰ ਉਹ ਵੀ ਯਾਦ ਆਉਂਦਾ ਪਿਆ ਕਿ ਪੈਸੇ ਸਿੱਟਦੇ ਹੁੰਦੇ ਸੀ ਹਾਂ ਇਥੇ ਵੀ ਪੈਸੇ ਪੈਸੇ ਇਥੇ ਨੀ ਪੈਸੇ ਤੇ ਅਹ ਜਿੰਨੇ ਵਿਚਾਰਿਆਂ ਕੋਲ ਹੁੰਦੇ ਸਿੱਟਦੇ ਹੁਣ ਤੇ show ਵਾਸਤੇ ਸਿੱਟਦੇ ਹੈ ਨਾ ਤੇ ਵਾਹਵਾ ਸਾਡੀ ਪਸੰਦ ਆਉਣ ਪਸੰਦ ਆਈਏ ਅਸੀਂ ਫੇਰ ਮਸਜਿਦ ਚ ਮਸਜਿਦ ਆਲਾ ਦਫ਼ਾ ਮਾਰ ਮਤਲਬ ਇਹ ਕੇ ਉਹ ਤਾਂ ਹਰ ਕਿਸੇ ਦਾ ਮਜਹਬ ਮੈਂ ਕਿਹਾ ਅੱਬੂ ਕੱਲ ਗੱਲ ਸੁਣਾਉਂਦੇ ਪਏ ਸੀ ਕੇ ਜਿਹੜੀ ਬਰਾਤ ਆਈ ਹੈ ਇਥੇ ਆਪਣੇ ਇਲਾਕੇ ਚ ਹੀ ਤੇ ਓਹੋ ਬਰਾਤ ਆਈ ਤੇ ਓਹਨਾ ਨੇ ਪੰਜ ਪੰਜ ਹਜਾਰ ਦੀਆਂ ਗੱਟਿਆਂ ਸਿਟੀਆਂ ਤੇ ਓਹਨਾ ਨੇ ਪੰਜਾਹ ਕੇ ਲੱਖ ਰੁਪਿਆ ਸਿੱਟਿਆ ਆਹ ਤੇ ਰਿਹੜੀ ਆਲਾ ਭਾਈ ਪਹਿਲਾਂ ਤਾਂ ਖੜਾ ਦੇਖਦਾ ਰਿਹਾ ਰਿਹੜੀ ਆਲਾ ਭਾਈ ਦੇਖਦਾ ਰਿਹਾ ਕਹਿੰਦਾ ਸਬਜ਼ੀ ਡਰਦਾ ਸੀ ਗਾ ਕੇ ਸਬਜ਼ੀ ਆਲਾ ਮਤਲਬ ਕੋਈ ਸਾਈਕਲ ਹੀ ਨਾ ਲੈ ਜੇ ਤੇ ਫੇਰ ਉਹ ਪੰਜ ਪੰਜ ਹਜਾਰ ਦਾ ਨੋਟ ਸੀ ਸਾਰਾ ਤੇ ਨਾ ਓਹਨੂੰ ਕਿਸੇ ਭਾਈ ਨੇ ਕਿਹਾ ਕਿ ਮੈਂ ਵੀ ਜਾਵਾਂ ਉਹ ਕਹਿੰਦਾ ਹੋ ਆ ਤੇ ਭਾਈ ਸਬਜ਼ੀ ਆਲਾ ਕਹਿੰਦਾ ਤੂੰ ਮੇਰੇ ਸਾਈਕਲ ਕੋਲ ਖੜਾ ਹੋ ਜਾਵੀਂ ਜਦੋਂ ਉਹ ਭਾਈ ਦੂਸਰਾ ਓਹਦੇ ਸਾਈਕਲ ਕੋਲ ਖੜਾ ਹੋ ਗਿਆ ਤਾਂ ਉਹ ਗਿਆ ਤੇ ਉਹ ਤਕਰੀਬਨ ਕਹਿੰਦਾ ਹੁਣ ਖਤਮ ਹੋ ਗਿਆ ਸੀ ਮਾਮਲਾ ਸਾਰਾ ਮੈਂ ਪਹਿਲੇ ਵੀ ਖੜਾ ਰਿਹਾਂ ਓਦਣ ਤੇ ਮਤਲਬ ਕੇ ਮੇਰਾ ਸਾਈਕਲ ਹੀ ਨਾਂ ਕੋਈ ਲੈ ਜਾਵੇ ਉਹ ਪੱਚੀ ਤੋਂ ਪੈਂਤੀ ਹਜਾਰ ਰੁਪਿਆ ਜੇਬੀ ਚ ਪਾ ਕੇ ਲੈ ਆਇਆ ਕਹਿੰਦਾ ਹੋ end ਗਿਆ ਸੀ

ਜਿੰਨਾ ਦੇ ਮਤਲਬ ਇੱਦਾਂ ਦੇ ਰਿਵਾਜ ਆ ਮਤਲਬ ਅੱਜਕਲ ਇੱਦਾਂ ਪਹਿਲੇ ਵੀ ਇਦਾਂ ਹੀ ਸਿੱਟਦੇ ਹੁੰਦੇ ਸੀ ਗੇ ਤੇ ਇਹ ਮਾੜੀਆਂ ਮੋਟੀਆਂ ਚੀਜਾਂ ਕੋਈ ਇਕ ਤਰ੍ਹਾਂ ਦੀਆਂ ਰਲਦੀਆਂ ਮਿਲਦੀਆਂ ਹੈ ਗਿਆ ਤੇ ਪਹਿਲੇ ਵੀ ਸਿੱਟਦੇ ਸੀ ਲੇਕਿਨ ਹੁਣ ਤੇ ਬਹੁਤ ਜਿਆਦਾ ਹਾਂ ਹੁਣ ਇਕ ਦੂਸਰੇ ਨੂੰ ਦਿਖਾਵੇ ਵਾਸਤੇ ਸਿੱਟਦੇ ਹੈ ਨਾਲੇ ਹੁਣ ਨਾਲੇ ਹੁਣ ਇੰਨਾ ਹੁਣ ਹਾਂ ਨਾਲੇ ਹੁਣ ਇੰਨਾ ਆ ਵੀ ਹੈ ਨਾ

ਨਾਲ ਤੁਰੀਆਂ ਪਹਿਲੇ ਜਮਾਨੇ ਚ ਮੈਂ ਇਹ ਦੇਖਿਆ ਗਾਣੇ ਬਹੁਤ ਗਾਉਂਦੇ ਸੀ ਹਰ ਕੋਈ ਸਿੰਗਰ ਹੁੰਦਾ ਸੀ ਹਾਂ ਫੇਰ ਬਾਜੀ ਉਹ ਮਾਸੀਆਂ ਜਿਹੜੀਆਂ ਜਿੰਨਾ ਤੋਂ ਹਿੱਲ ਵੀ ਨਹੀਂ ਹੁੰਦਾ ਸੀ ਗਾ ਉਹ ਪੁਰਾਣੇ ਜ਼ਮਾਨਿਆਂ ਦੀਆਂ ਤੇ ਬਾਅਦ ਚ ਟੱਪੇ ਜਾ ਕੁਝ ਇੱਦਾਂ ਹੋਣਾ ਕਿਦਾਂ ਕਰਦਿਆਂ ਉੱਠ ਕੇ ਇੱਦਾਂ ਹਲਾ ਹਲਾ ਕੇ ਸਾਰਾ ਕੁਜ ਇੱਦਾਂ ਹੀ ਕਰਦਿਆਂ ਫੇਰ ਉਹ ਇੱਦਾਂ ਕਰਦਿਆਂ ਕੇ ਫੇਰ ਬਸ ਬਰਾਤ ਬਰੁਤ ਲੈ ਆਉਂਦੇ ਆ ਫੇਰ ਸਾਰੇ ਦੁਲਹਨ ਦੇ ਆਲੇ ਦੁਆਲੇ ਇੱਦਾਂ ਕੱਠੇ ਹੋਏ ਹੁੰਦੇ ਆ ਅੱਧੀ ਰਾਤ ਤਕ ਉਹ ਤੋਂ ਬਾਅਦ ਉਹ ਛੋਟੇ ਮੋਟੇ ਹੋਰ ਬੜੇ ਰਸਮਾਂ ਕਿ ਕਿਸੇ ਮੁਲਕ ਚ ਕਿੱਦਾਂ ਦੇ ਆ ਕਿਸੇ ਮੁਲਕ ਚ ਕਿਦਾਂ ਦੇ ਆ ਕਿਸੇ ਕਿਸੇ ਮੁਲਕ ਚ ਇੱਦਾਂ ਵਾ ਕਿ ਪਾਕਿਸਤਾਨ ਚ ਵੀ ਦੇਖ ਲਉ ਤੇ ਓਥੇ ਇੱਦਾਂ ਵਾ ਕਿ ਲੈਂਦੇ ਆ ਭਾਈਆਂ ਨੂੰ ਬੁੜੀ ਦੁਲਹਨ ਨੂੰ ਲੈ ਆਉਂਦੇ ਆ ਵਿਆਹ ਕੇ ਤੇ ਓਹਤੋਂ ਬਾਅਦ ਸ ਥੋੜਾ ਬਹੁਤੀਆਂ ਹੱਲਾ ਗੱਲਾਂ ਕਰ ਕੇ ਤੇ ਬਸ ਤੇ ਬਾਰ ਚ India ਚ ਦੇਖ ਲਓ ਜਾ ਇੱਦਾਂ ਤਾਂ ਓਥੇ ਤੇ ਪਤਾ ਨੀ ਉਹ ਚੌਲਾਂ ਦਾ ਭਰਿਆ ਹੋਇਆ ਰਖਾਉਂਦੇ ਆ ਫੇਰ ਪੈਰਾਂ ਨੂੰ ਰੰਗ ਲਵਾਉਂਦੇ ਆ ਦੇ ਵਿਚ ਲੈ ਕੇ ਜਾਂਦੇ ਆ ਤੇ ਇੱਦਾਂ ਦਾ ਬੜਾ ਕਰਦੇ ਆ ਤੇ ਹਾਂ ਤੇ ਮਤਲਬ ਸਾਰੀਆਂ ਦੇ ਰਸਮੋਂ ਰਿਵਾਜ ਲਹਿਦਾ ਹਾਂ ਤੇ ਅੱਜਕਲ ਫ਼ਿਲਮਾਂ ਡਰਾਮਿਆਂ ਚ ਤੂੰ ਦੇਖਿਆ ਕਿ ਕਰਦੇ ਆ ਬਸ ਨਿਕਾਹ ਕੀਤਾ ਤੇ ਲੈ ਆਏ ਤੇ ਬਸ ਤੇ ਇੱਦਾਂ ਹੀ ਆ ਹਾਂ ਤੇ ਅੱਜਕਲ ਦੇਖ ਲੈ ਅੱਜਕਲ ਤੇ ਕਪੜੇ ਲੀੜੇ ਵੀ ਓਹਨਾ ਦੇ ਤੇ ਇਥੇ ਹੁਣ ਆਪਾਂ ਵਿਆਹ ਦੀ ਪਹਿਲਾਂ ਗੱਲ ਕਰਨ ਲਗੇ ਹੈਂ ਤਾਂ ਵਿਆਹ ਦੀ ਕਰ ਲੈਣੇ ਆ ਇਥੇ ਤਾਂ ਇੱਦਾਂ ਨਹੀਂਉ ਬਸ ਕਾਰਾਂ ਤੇ ਚੜਦੇ ਆ ਇਥੇ ਆਲਾ ਤੂੰ ਦਸ ਤਾਂ ਜ਼ਰਾ ਬਾਜੀ ਇਥੇ ਤਾਂ ਕੁਸ਼ ਵੀ ਨਹੀਂ ਇੱਦਾਂ ਕਿ ਜਦੋਂ ਜਿਦਾਂ ਅੱਜ ਮਹਿੰਦੀ ਆ ਰਾਤ ਸ਼ਾਮ ਨੂੰ ਆਉਂਦੇ ਆ ਇਹ ਨਹੀਂ ਕੇ ਸਵੇਰੇ ਹੀ ਆ ਜਾਈਏ ਰਿਸ਼ਤੇਦਾਰ ਜਿੰਨੇ ਵੀ ਨਜਦੀਕ ਦੇ ਵੀ ਹੋਣ ਉਹ ਵੀ ਸ਼ਾਮ ਨੂੰ ਆਉਂਦੇ ਆ ਮਹਿੰਦੀ ਕੀਤੀ ਤੇ ਸੁਬਹ ਬਰਾਤ ਆ ਤੇ ਸਾਰੇ ਗੱਡੀਆਂ ਤੇ ਚੜ ਤੇ ਆਪਣਾਂ ਚੱਲ ਜਾਂਦੇ ਆ ਅੱਗੇ ਮਤਲਬ ਹੁੰਦਾ ਸੀ ਨਾ ਕੇ ਘਰ ਰਹਿਣਾ ਸਾਰਿਆਂ ਨੇ ਫੇਰ ਬਰਾਤ ਤੋਂ ਆ ਕੇ ਸਾਰੇ ਬੈਠੇ ਹੱਸੇ ਖੇਲੇ ਗੱਲਾਂ ਬਾਤਾਂ ਕੀਤੀਆਂ ਥੋੜਾਂ ਅਮ ਮਤਲਬ ਮਜੇ ਮੁਜੇ ਕੀਤੇ ਹੁਣ ਤੇ ਇੱਦਾਂ ਵਾ ਕੇ ਬਸ ਸਵਾ ਇੱਦਾਂ ਕੇ ਆਪਣੇ ਘਰੋਂ ਹੀ ਆਉਂਦੇ ਹੈ ਰਾਤ ਵੀ ਬਰਾਤ ਨਾਲ ਵੀ ਚੱਲ ਗਏ ਤੇ ਓਹਦੇ ਨਾਲ ਵਾਪਸੀ ਘਰ ਚੱਲ ਗਏ ਫੇਰ ਵਲੀਮੇਂ ਤੇ ਆ ਗਏ ਇੱਦਾਂ ਹੀ ਆ ਅੱਜ ਅੱਜਕਲ ਇੱਦਾਂ ਹੀ ਆ ਪੁਰਾਣੇ ਜਮਾਨੇ ਵਿਚ ਥੋੜਾ ਫਰਕ ਹੁੰਦਾ ਸੀ ਮੈਂ ਮੈਨੂੰ ਲਗਦਾ ਉਹ ਗੱਲ ਠੀਕ ਸੀ ਹਣਾ ਮਹੀਨਾ ਮਹੀਨਾ ਪਹਿਲੇ ਰਹਿੰਦੇ ਲੋਕੀ ਜਾ ਕੇ ਅੱਛਾ ਹੁਣ ਆਪਾਂ ਕੱਪੜਿਆਂ ਦੀ ਗੱਲ ਕਰ ਲੈਣੇ ਆ ਪੁਰਾਣੇ ਜਮਾਨੇ ਚ ਕਿੱਦਾਂ ਪਾਉਂਦੇ ਸੀ ਕਪੜੇ ਹਣਾ ਖੁਲੇ ਢੁਲਾ ਲਿਬਾਸ ਸਾਦਾ ਸਾਦਾ ਪਾਉਂਦੇ ਸੀ

ਨਹੀਂ ਹੁਣ ਤੇ ਵੰਨ ਸੁਵੰਨਾ ਹੁੰਦਾ ਪਿਆ ਵਾ ਕਦੀ ਕਿੱਦਾਂ ਦੇ ਕਪੜੇ ਕਦੀ ਉੱਚੇ ਕਦੀ ਨੀਵੇਂ ਕਦੀ ਕੁਸ਼ ਕਦੀ ਕੁਸ਼ ਵ ਪਹਿਲਾਂ ਤਾਂ ਇੱਦਾਂ ਹੁੰਦਾ ਸੀ ਬਸ ਸਾਦਾ ਸਲਵਾਰ ਕਮੀਜ ਪਾਉਣੀ ਬਸ ਨਹੀਂ ਜਿਆਦਾਤਰ ਹੁਣ ਆਹ ਬਰੈਂਡਾ ਬਰੂੰਡਾ ਤੇ ਜਾਂਦੇ ਲੋਕ ਤੇ ਕਿ ਕੁਛ ਓਥੇ ਵੀ ਇੱਦਾਂ ਸਾਦਾ ਸਾਦਾ ਜਿਹਾ ਤੇ ਖੁਲਿਆ ਖੁਲਿਆ ਜਿਹਾ ਕੇ ਜਿੱਦਾਂ ਨਾ ਪੁਰਾਣੀਆਂ ਜ਼ਮਾਨਿਆਂ ਨੂੰ ਹੀ ਉਹ ਕਰ ਦਿੰਦੇ ਆ ਫੇਰ ਲਿਆਉਣ ਕੁਸ਼ ਲੋਕ ਕਰਦੇ ਆ ਜਿੰਨਾ ਨੂੰ ਥੋੜੀ ਅਕਲ ਆ ਗਈ ਹੈ ਲੇਕਿਨ ਵੈਸੇ ਤਾਂ ਕੋਈ ਤੇ ਇੱਦਾਂ ਹੀ ਪੇਂਟਾ ਸ਼ਿਰਟਾਂ ਪਾਈ ਫਿਰਦੇ ਆ ਕੋਈ ਕਿੱਦਾਂ ਤੁਰੇ ਫਿਰਦੇ ਆ ਮਤਲਬ ਹਰ ਕਿਸੇ ਦਾ ਆਪਣਾ ਪਹਿਲਾਂ ਹੀ ਇਕ ਸੀ ਭਾਈਆਂ ਨੇ ਲੂੰਗੀ ਬਣਨੀ ਤੇ ਕਮੀਜ ਪਾਉਣਾ ਬੁੜੀਆਂ ਨੇ ਓਹੀ ਸਲਵਾਰ ਕਮੀਜ ਤੇ ਹੁਣ ਤਾਂ ਪੇਂਟਾ ਸ਼ਿਰਟਾਂ ਵੀ ਪਾਈ ਫਿਰਦੇ ਆ ਸਾਰਾ ਕੁਛ ਪਾਈ ਫਿਰਦੇ ਆ ਵੀ ਥੋੜਾ ਫਰਕ ਹੁੰਦਾ ਹਮ ਹੋਰ ਰੋਟੀ ਹੋਈ ਦੇਖੋ ਤੇ

ਖਾਣ ਪੀਣ ਦਾ ਤੈਨੂੰ ਕਿੰਨਾ ਪਤਾ ਟੁੱਕਣ ਕਿੰਨਾ ਖਾਣੀ ਬਾਹਰੋਂ ਹੋਟਲਾਂ ਤੋਂ ਏਧਰੋਂ ਉਧਰੋਂ ਰੋਟੀ ਪਾਣੀ ਸਮੋਸਾ ਦਸ ਤਾਂ ਜਰਾ ਕਿ ਕਿ ਚੀਜ਼ਾਂ ਹੁਣ ਨਵੀਆਂ ਨਿਕਲੀਏਂ ਬਾਜੀ ਹੁਣ ਤੇ ਬਥੇਰਾ ਕੁਸ਼ ਨਿਕਲਿਆ ਅੰਗਰੇਜ਼ੀ ਸਾਰੇ ਖਾਣੇ ਆਏ ਹੋਏ ਹੈ ਮੈਨੂੰ ਤਾਂ ਹੀ ਪਸੰਦ ਹੈ ਜਿੰਨਾ ਮਰਜੀ ਖਿਲਾ ਦੋ ਪਿੱਜਾ ਖਿਲਾ ਦੋ ਬਰਗਰ ਖਿਲਾ ਦੋ ਇੱਦਾਂ ਦੀਆਂ ਚੀਜ਼ਾਂ ਖਿਲਾ ਦੋ ਤੇ ਪੁਰਾਣੇ ਜਮਾਨੇ ਚ ਤਾਂ ਹੁੰਦਾ ਸੀ ਮੱਖਣ ਤੇ ਦੇਸੀ ਘੈ ਹਾਏ ਗੰਦੀ ਜੀ ਤਰ੍ਹਾਂ ਕਿੱਦਾਂ ਖਾਂਦੇ ਸੀ

ਪਹਿਲੇ ਤੇ ਦੇਸੀ ਘੈ ਮੱਖਣ ਦੁੱਧ ਹੁਣ ਹਮ ਤੇ ਕੁਸ਼ ਵੀ ਨਹੀਂ ਹੈ ਬਸ ਆਹ ਪਿੱਜਾ ਹੁਣ ਪੁਰਾਣੇ ਬਾਬਿਆਂ ਨੂੰ ਕਿਸੇ ਨੂੰ ਪਿੱਜਾ ਕਹਿ ਦੋ ਉਹ ਕਹਿੰਦੇ ਦਫ਼ਾ ਮਾਰੋ ਹਾਂ ਤੇ ਮੱਖਣ ਚੀਜ਼ ਜਿੰਨੀ ਮਰਜੀ ਖਿਲਾ ਦੋ ਇੱਦਾਂ

ਗੁੜ ਖਿਲਾ ਦੋ ਇੱਦਾਂ ਦੀਆਂ ਚੀਜਾਂ ਖਿਲਾ ਦੋ ਦੇਸੀ ਚੀਜ਼ ਆਪਾਂ ਪੜ੍ਹੀ ਹੋਈ ਆ ਤੂੰ ਵੀ ਇੰਨਾ ਚੀਜਾਂ ਚ ਤਾਕਤ ਹੁੰਦੀ ਆ ਹਰ ਚੀਜ ਤਾਕਤ ਆਲੀ ਹੁੰਦੀ ਆ ਕੋਈ ਮਿਲਾਵਟ ਨਹੀਂ ਹੁੰਦੀ ਹੁਣ ਤਾਂ ਦੇਖ ਲੈ ਪੇਸਟਰੀਆਂ ਆ ਗਈਆਂ ਹੁਣ ਪੇਸਟੀ ਤੂੰ ਦੇਖ ਕਿੰਨੀ ਉਹ ਮਹਿੰਗੀ ਆ ਤੇ ਓਹਦੇ ਵਿਚ ਕਿੰਨਾ ਮਿੱਠਾ ਤੇ ਹਰ ਸ਼ੈ ਕੋਈ ਓਹਦਾ ਫਾਇਦਾ ਤੇ ਨੀ ਨਾ ਹੈ ਗਾ ਕੋਈ ਉਹ ਚ ਕੋਈ ਉਹ ਚ ਤਾਂ ਹੈ ਨਹੀਂ ਗੀ ਨਾ

ਮੈਂ ਅੱਬੂ ਨੂੰ ਕਹਿਣੀ ਆ ਕੇ ਅੱਬੂ ਮੈਨੂੰ ਲਿਆ ਕੇ ਦੇਉ ਓਹੋ ਬਿਸਕੁਟ ਅੱਬੂ ਕਹਿੰਦੇ ਕਿ ਨਹੀਂ ਤੂੰ ਗੁੜ ਖਾ ਲਈ ਮੈਂ ਕਿਹਾ ਰਹਿਣ ਦੋ ਅਸੀਂ ਤੇ ਨਹੀਂ ਖਾਂਦੇ ਅੱਬੂ ਅਲਗ ਪੇਸੀ ਤੁਸੀਂ ਮੈਨੂੰ ਦਿੱਤੀਆਂ ਸਿਗੀਆਂ ਮੈਂ ਉਹ ਦੋ ਦਿਨ ਚ ਇਕ ਖਤਮ ਕੀਤੀ ਮੁੜ ਕੇ ਦੂਜੀ ਤਾਂ ਮੇਰੇ ਦੰਦ ਚ ਦਰਦ ਹੋਏ ਮਿੱਠਾ ਇੰਨਾ ਹੋ ਗਿਆ ਹਾਂ ਬਾਜੀ ਬਸ ਆਪਾਂ ਨੂੰ ਪਚਦਾ ਨਹੀਂ ਨਾ ਲੋਕਾਂ ਨੂੰ ਤਾਂ ਜਿਹੜੇ ਸ਼ੁਰੂ ਤੋਂ ਖਾਂਦੇ ਆ ਅਬਦੁੱਲਾ ਹੋਣਾ ਨੂੰ ਦੇਖਿਆ ਨੀ ਕਿੱਦਾਂ ਸ਼ੁਰੂ ਤੋਂ ਅੱਛੀ ਖੁਰਾਕ ਖਾਦੀ ਹੋਈ ਆ ਤੇ ਕਿੱਡੇ ਕਿੱਡੇ ਓਹੀ ਤੇ ਹੁਣ ਬਿਮਾਰੀਆਂ ਤੋਂ ਯਾਦ ਆਇਆ ਪਹਿਲੇ ਬਿਮਾਰੀਆਂ ਚ ਹੁਣ ਬਿਮਾਰੀਆਂ ਚ ਦੇਖ ਤੂੰ ਕਿੰਨਾ ਫਰਕ ਆ ਖੁਰਾਕ ਦੇ ਨਾਲ ਇੱਦਾਂ ਖੁਰਾਕ ਇੰਨੀ ਹੋ ਗਈ ਆ ਪੁਰਾਣੇ ਜਮਾਨੇ ਚ ਸਾਦਾ ਸੀ ਬਿਮਾਰੀਆਂ ਘੱਟ ਸੀ ਗਿਆਂ

ਹਾਂ ਬਾਜੀ ਹੁਣ ਤੇ ਕੋਈ ਬਣਾਉਂਦਾ ਹੀ ਨਹੀਂ ਗਾ ਘਰ ਅਚਾਰ ਨਹੀਂ ਤਾਂ ਅੱਗੇ ਬਣਾਉਣੇ ਅਚਾਰ ਪੱਲੀਆਂ ਬਿਛਾਈਆਂ ਹੁੰਦੀਆਂ ਅਚਾਰਾਂ ਨੂੰ ਕੱਟਣਾ ਮਤਲਬ ਕੋਈ ਆਂਟੀ ਸੱਦੀ ਹੋਈ ਆ ਬਾਵਾ ਸੱਦਿਆ ਹੋਇਆ ਸਾਰੇ ਘਰ ਆਲੇ ਬੈਠੇ ਕੇ ਹਾਂ ਅਚਾਰ ਪਾਉਣ ਲਈ ਓਹੋ ਅਹ ਅੰਬਾਂ ਨੂੰ ਕਰਨ ਲਏ ਆਂ ਹੁਣ ਤੇ ਜਿਵੇਂ ਕੋਈ ਹੈ ਹੀ ਨਹੀਂ ਰਿਵਾਜ ਦਿਸਦਾ ਹੀ ਨਹੀਂ ਗਾ ਸਹੀ ਗੱਲ ਆ ਹੁਣ ਰਿਵਾਜ ਸਾਰੇ ਮੁੱਕ ਗਏ ਆ ਹੁਣ ਬਸ ਇੱਦਾਂ ਹੀ ਆ ਤੇ ਬਿਮਾਰੀਆਂ ਦੀ ਮੈਨੂੰ ਜਰਾ ਦਸ ਕੇ ਕਿਹੜੀ ਕਿਹੜੀ ਬਿਮਾਰੀ ਪਹਿਲੇ ਸੀ ਤੇ ਹੁਣ ਕਿਹੜੀ ਆਈ ਆ ਬਾਜੀ ਪਹਿਲੇ ਤਾਂ ਇੰਨੀਆਂ ਬਿਮਾਰੀਆਂ ਮੇਰੇ ਖਿਆਲ ਚ ਤਾਂ ਹੈ ਨਹੀਂ ਸੀ ਗਿਆਂ ਹੁਣ ਤਾਂ ਅੱਜਕਲ ਜਿਹੜਾ ਬੰਦਾ ਦੇਖ ਲਉ

ਮਹਿੰਦੀ ਕੀਤੀ ਤੇ ਸੁਬਹ ਬਰਾਤ ਆ ਤੇ ਸਾਰੇ ਗੱਡੀਆਂ ਤੇ ਚੜ ਤੇ ਆਪਣਾਂ ਚੱਲ ਜਾਂਦੇ ਆ

ਹਾਂ ਮੇਰੇ ਖੁਦ ਇੱਦਾਂ ਕਦੀ ਪਾਸਾ ਲਵਾਂ ਇੱਦਾਂ ਚੁਸਕ ਜੀ ਪੈ ਜਾਂਦੀ ਰੋਜ ਵੀ ਇੱਦਾਂ ਹੀ ਕਹਿੰਦੀ ਕੇ ਮੇਰੇ ਵੀ ਕਦੀ ਇੱਦਾਂ ਪੈ ਜਾਂਦੀ ਹੈ ਹਮ ਮੇਰੇ ਵੀ ਥੋੜੇ ਦਿਨ ਪਹਿਲੇ ਹੁੰਦੀ ਸੀ ਨਾ ਮੈਂ ਤੇ ਡਰ ਗਈ ਮੈਂ ਤਾਂ ਫੂਕ ਮਾਰੀ ਇੱਦਾਂ ਹੀ ਹੈ ਨਾ ਬਸ ਤੇ ਪੁਰਾਣੇ ਜਮਾਨੇ ਚ ਤਾਂ ਹੁੰਦਾ ਸੀ ਗਾ ਕਿਸੇ ਨੂੰ ਮਹੀਨਿਆਂ ਬਾਅਦ ਬੁਖਾਰ ਜਾ ਸਾਲ ਬਾਅਦ ਬੁਖਾਰ ਹੋਣਾ ਤੇ ਸਾਰੇ ਓਹਦੇ ਰਿਸ਼ਤੇਦਾਰਾਂ ਨੂੰ ਆਏਂ ਹੋਣਾ ਕਿਓਂਕਿ ਬੁਖਾਰ ਨਾਲ ਵੀ ਹੋ ਜਾਂਦਾ ਸੀ ਗਾ ਕਿਸੇ ਨੇ ਸਾਰੇ ਫੈਮਿਲੀ ਆਲਿਆਂ ਨੇ ਸਾਰੇ ਖਾਨਦਾਨ ਨੇ ਆਏ ਹੋਣਾ ਤੇ ਕਹਿਣਾ ਫਲਾਣੇ ਨੂੰ ਬੁਖਾਰ ਚੜ੍ਹਿਆ ਕਿ ਪਤਾ ਤੁਰ ਹੀ ਨਾ ਜਾਵੇ ਤੇ ਸਾਰੇ ਕੱਠੇ ਹੋ ਕੇ ਬੈਠੇ ਤੇ ਥੋੜੇ ਕੇ ਟੈਮ ਬਾਅਦ ਉਹ ਵੀ ਹੋ ਜਾਂਦਾ ਸੀ ਤੇ ਯਾ ਕਿਸੇ ਨੂੰ ਬੁਖਾਰ ਹੋਣਾ ਤੇ ਹਕੀਮ ਕੋਲ ਲੈ ਜਾਣਾ ਦਵਾਈ ਦਵੁਈ ਲੈਣੀ ਤੇ ਕਿਤੇ ਠੀਕ ਹੋ ਜਾਣਾ ਤੇ ਹੁਣ ਤੇ ਪਤਾ ਨਣੀ ਬੁਖਾਰ ਤੇ ਹਰ ਕਿਸੇ ਨੂੰ ਹੀ ਰਹਿੰਦਾ ਆ

ਤੇ ਪਤਾ ਕੋਈ ਉਹ ਪਤਾ ਲੈਣ ਆਲੇ ਤਾਂ ਦੂਰ ਦੀ ਗੱਲ ਆ ਹਾਂ ਲੋਕੀ ਕਹਿੰਦੇ ਹਾਂ ਹੋ ਜਾਂਗੇ ਠੀਕ ਯਾ ਪਤਾ ਲੈਣ ਵਾਲਾ ਤੇ ਹੁਣ ਕੰਮ ਬੋਹਤ ਕੇ ਓਹੀ ਦੇਖ ਖਾਂ ਕੇ ਤੂੰ ਓਹੀ ਇਥੋਂ ਹੀ ਹਿਸਾਬ ਲਾ ਲਾ ਕੇ ਜਿੰਨਾ ਲੋਕਾਂ ਨੇ ਤਰੱਕੀ ਕਰ ਲਈ ਆ ਓੰਨਾ ਹੀ ਓਹਨਾ ਦੇ ਰਸਮ ਰਿਵਾਜ ਪਹਿਲੇ ਰਸਮ ਹੁੰਦੀ ਸੀ ਰਿਵਾਜ ਕੇ ਪਤਾ ਲੈਣ ਜਾਣਾ ਭਵਾਂ ਜੋ ਵੀ ਬੰਦਾ ਭਲਾਂ ਜਿੰਨਾ ਵੀ ਕੋਈ ਕੋਈ ਮਰਦਾ ਵੀ ਪਿਆ ਹੋਵੇ ਅਗਲੀਆਂ ਨੂੰ ਪਰਵਾਹ ਨਹੀਂ ਓਹਨਾ ਨੇ ਕਹਿਣਾ ਹੋ ਹੀ ਜਾਣੇ ਠੀਕ ਓਹੀ ਅੱਬੂ ਓਦਣ ਦਸਣ ਡਏ ਸੀ ਕੇ ਅੱਗੇ ਕਦੇ ਜਿੰਦਗੀ ਦੇ ਵਿਚ ਸਾਲ ਛਿਮਾਹੀ ਸਦੀਆਂ ਦੇ ਬਾਅਦ ਕਿਸੇ ਨੂੰ ਤਲਾਕ ਚੀਜ਼ ਸੀ ਸਾਰੇ ਜਗਹ ਦੁਨੀਆਂ ਤੇ ਨਾ ਇਕ ਸੋਗ ਵਾਲਾ ਮਾਹੌਲ ਰਹਿੰਦਾ ਸੀ

ਕੁੜੀ ਨੂੰ ਕਹਿੰਦੇ ਹੈ ਜਾਂ ਕੁੜੀਆਂ ਖੁਦ ਕਹਿੰਦਿਆਂ ਸਾਨੂੰ ਦੋ ਤਲਾਕ ਹਾਂ ਮਤਲਬ ਆਮ ਫੜ ਲਿਆ ਹੈ ਨਾ ਇਹ ਕਿ ਮਤਲਬ ਆਪਣੀ ਆਜ਼ਾਦੀ ਚਾਹੁੰਦੀਆਂ ਆ ਸਮਝ ਨਹੀਂ ਦੀ ਆਈ ਪੁਰਾਣੇ ਜਮਾਨੇ ਬੜੇ

ਓਦੋਂ ਓਹਨਾ ਨੂੰ ਨਾਮ ਪਿਆਰਾ ਹੁੰਦਾ ਸੀ ਹੁਣ ਤੇ ਬਸ ਹਰ ਕੋਈ ਕਹਿੰਦੇ ਸਾਨੂੰ ਆਜ਼ਾਦੀ ਹੋਵੇ ਹਰ ਚੀਜ਼ ਜਿੱਦਾਂ ਨੂੰ ਦੇਖਦੇ ਹੈ ਓਦਾਂ ਹੀ ਕਰਦੇ ਹੈ ਬਸ

ਕਿਤੇ ਕੀਤੇ ਠੀਕ ਲੋਗ ਹੈਗੇ ਹੈ ਪੁਰਾਣੇ ਜਮਾਨੇ ਚੇ ਇਕ ਘਰ ਹੋਣਾ ਕੱਠੇ ਰਹਿਣਾ ਚਾਚਿਆਂ ਤਾਈਆਂ ਨੇ ਬੱਚਿਆਂ ਨੇ ਗਾਂਹ ਕੱਠੇ ਰਹਿਣਾ ਗੱਲਾਂ ਬਾਤਾਂ ਹੱਸਣਾ ਦੋਪਹਰ ਨੂੰ ਖੇਲਣਾ ਹੁਣ ਤੇ ਸਾਰੇ ਹੀ ਅਲੱਗ ਅਲਗ ਆ ਕੋਈ ਕਿਤੇ ਰਹਿੰਦਾ ਕੋਈ ਕਿਤੇ ਆਪਣਾ ਹੀ ਆਪਣਾ ਕੋਈ ਚਾਚਾ ਤਾਇਆ ਜਾਂ ਭੈਣ ਭਰਾ ਹੋਵੇ ਉਹ ਨਹੀਂ ਜਾਣਦੇ ਇਕ ਦੂਸਰੇ ਨੂੰ ਇੰਨੀ ਦੇਰ ਹੋ ਗਈ ਮਿਲੀਆਂ ਨੂੰ

ਇਹੀ ਤੇ ਰਸਮੋਂ ਰਿਵਾਜ ਇਹੀ ਹੈ ਤਾਂ ਹੀ ਲੋਕੀ ਕਹਿੰਦੇ ਹੈ ਪੁਰਾਣੇ ਜਮਾਨੇ ਚੰਗੇ ਸੀ ਗੇ ਹੁਣ ਤੇ ਬਸ ਇੱਦਾਂ ਹੀ ਆ ਤੇ ਇਹੀ ਆ ਮਾਹੌਲ ਬਦਲਣ ਨਾਲ ਮੈਂ ਕਿਹਾ ਹੁਣ ਏਹੀ ਆ ਕੇ ਰਸਮ ਬਹੁਤ ਫਰਕ ਪੈ ਜਾਂਦਾ ਵਾ ਅਮ ਵਕਤ ਬਦਲਣ ਨਾਲ ਜਮਾਨਾ ਬਦਲਣ ਨਾਲ ਨਾ ਹਣਾ ਬੜਾ ਰਸਮੋਂ ਰਿਵਾਜ ਤੇ ਬਹੁਤ ਫਰਕ ਪੈ ਜਾਂਦਾ ਹਾਂ ਬਸ ਇੱਦਾਂ ਹੀ ਹੈ ਨਾ ਓਹੀ ਨਾ ਮੈਨੂੰ ਦਸਿਆ ਅੱਬੂ ਰਾਤ ਪਤਾ ਚਲਿਆ ਮੈਂ ਵੀ ਓਹੀ ਕਹਿੰਦੀ ਸੀ ਚਲੋ

ਓਹੀ ਠੀਕ ਆ ਅੱਜਕਲ ਤੇ ਇਹੀ ਲੋਕੀ ਫੋਨ ਤੇ ਹੀ ਤਾਂ ਫੋਨ ਆਲੇ ਹੀ ਤੂੰ ਦੇਖ ਲਾ ਫੋਨ ਕੋਈ ਰਸਮ

ਕਈ ਲੋਕ ਇੱਦਾਂ ਦੇ ਵੀ ਹੈ ਕੇ ਉਹ ਹਾਲ ਚਾਲ ਵੀ ਨਹੀਂ ਪੁੱਛਦੇ ਹੈਗੇ ਓਹਨਾ ਨੂੰ ਕੋਈ ਗਰਜ ਨਹੀਂ ਲੇਕਿਨ ਜਦੋਂ ਮਿਲਣ ਤਾਂ ਉਦੋਂ ਇੱਦਾਂ ਕੇ ਅਸੀਂ ਤੁਹਾਡੇ ਬਗੈਰ ਮਰੇ ਜਾਣੇ ਆ ਓਹੀ ਇੱਦਾਂ ਹੀ ਲੋਕ ਆ ਬਸ ਰਸਮੋਂ ਰਿਵਾਜ ਬਦਲ ਗਏ ਹਾਲਾਤ ਬਦਲ ਗਏ ਪਹਿਲੇ ਲੋਕੀ ਹੁੰਦੇ ਸੀ ਗੇ ਜਾਂਦੇ ਸੀ ਕੱਠੇ ਹੁਣ ਤੇ ਕਿਸੇ ਕੋਲ ਬਹਿਣ ਦਾ ਟੈਮ ਨਹੀਂ internet ਦੀ ਵਜ੍ਹਾ ਤੋਂ ਸਹੀ ਗੱਲ ਆ ਬਾਜੀ ਤੇਰੀ ਆਵਾਜ ਨਾ ਉੱਨੀ ਸਹੀ ਤਰ੍ਹਾਂ ਨਹੀਂ ਅੱਛਾ ਹੁਣ ਆਉਂਦੀ ਆ ਬਸ ਇਥੇ ਥੋੜਾ ਜਿਹਾ ਬਸ ਫਰਕ ਪੈ ਜਾਂਦਾ ਨਾ ਕਦੀ ਕਦੀ ਇੰਟਰਨੇਟ ਚ ਹੁਣ ਵੈਸੇ ਠੀਕ ਆ ਮੈਂ ਕਿਹਾ ਕੇ ਜਿੱਦਾਂ ਪਹਿਲੇ ਅੱਛਾ ਹੁਣ ਠੀਕ ਆ ਹਾਂ ਠੀਕ ਆ ਚਲੋ ਮੈਂ ਤੈਨੂੰ ਸੁਣਾਉਣੀ ਆ ਕੇ ਨਾ ਜਮਾਨਾ ਚੀਜ ਦੇ ਦੀਏ ਨਾ ਅਹ ਕੱਲ ਹੀ ਤਸਵੀਰ ਦੇਖਣ ਢਈ ਸੀ ਅੰਮੀ ਦੀ ਤੇ ਇੰਨਾ ਸੋਹਣਾ ਕਿਤੇ ਸੁਤ ਪਾਇਆ ਹੋਇਆ ਨਾਨੀ ਓਹਦੇ ਕੋਲ ਖੜੀ ਆ ਪਿਛਲੇ ਪਾਸੇ ਇੱਦਾਂ ਉੱਦਾਂ ਦੇ ਸੂਟ ਹੁਣ ਤਾਂ ਕੀਤੇ ਦੇਖੇ ਹੀ ਨਹੀਂ ਸਰ ਕਿਤੇ ਵਾਏ ਹੁੰਦੇ ਆ ਇੱਦਾਂ ਸੋਹਣੇ ਸੋਹਣੇ ਉੱਚੇ ਜ਼ਿਆਦਾਤਰ ਲੋਕ ਹੁਣ ਕਿ ਨਾ ਓਹੀ ਕੋਸ਼ਿਸ਼ ਕਰਦੇ ਆ ਓਦਾਂ ਦੇ ਕਪੜੇ ਪਾਉਣ ਦੀ ਉੱਦਾਂ ਦੇ ਸਿਰ ਬਣਾਉਣ ਦੀ ਅਹ ਇੱਦਾਂ ਦੀਆਂ ਚੀਜਾਂ ਬੜੀਆਂ ਮੈਂ note ਕਰਦੀ ਉਹ ਲਿਆਉਣ ਦੀ ਕੋਸ਼ਿਸ਼ ਕਰਦੇ ਆ ਕੇ ਪੁਰਾਣਾ ਜਮਾਨਾ ਓਦਾਂ ਹੋ ਨਹੀਂ ਨਾ ਸਕਦਾ

ਉਹ ਤੇ ਓਹੀ ਤੇ ਕਹਿਣੇ ਆ ਬਹੁਤ ਕੁਝ ਬਦਲ ਗਿਆ ਤੇ ਹੋਰ ਮੈਂ ਕਿਹਾ ਜਿੱਦਾਂ ਜਿਦਾਂ ਤੂੰ ਕੱਪੜਿਆਂ ਲੀੜਿਆਂ ਦੀ ਗੱਲ ਕਰਦੀ ਘਰ ਦੇ ਲੋਕੀ ਕੱਠੇ ਬਹਿੰਦੇ ਸੀ ਇਕ ਦੂਸਰੇ ਦੇ ਕੋਲ ਸਾਰੀਆਂ ਨੇ ਹੋਣਾ ਕੱਠੇ ਬਹਿਣਾ ਰਲ ਮਿਲ ਕੇ ਤੇ ਕਿਤੇ ਜਾਣਾ ਵੀ ਆ ਤਾਂ ਸਾਰੀਆਂ ਨੇ ਕੱਠੇ ਹੋਣਾ ਚੱਲੋ ਅੱਜ ਫਲਾਣੀਆਂ ਘਰ ਚੱਲੀਏ ਓਹਨੂੰ ਈਦ ਮਿਲਣ ਚੱਲੀਏ ਆ ਇੱਦਾਂ ਹੁਣ ਤੇ ਫੋਨ ਕੀਤਾ ਤੇ ਬਸ ਪਰੇ ਹੋਵੇ ਤੇ ਕੱਠਿਆਂ ਨੇ ਜਾਣਾ ਫੇਰ ਮੇਲੇ ਮੁਲੇ ਹੋਣੇ ਓਥੇ ਜਾਣਾ

ਓਹੀ ਖਾਣਾ ਖਾਨ ਲਈ ਸਾਰੇ ਬੁੜੀਆਂ ਨੇ ਬੈਠੀਆਂ ਰਹਿਣਾ ਕੇ ਹੁਣ ਸਾਡੇ ਘਰਿਆਲੇ ਆਉਣਗੇ ਸਾਰੇ ਸ਼ਾਮ ਨੂੰ ਬਹਿ ਕੇ ਕੱਠੇ ਖਾਵਾਂਗੇ ਯਾ ਕਿਸੇ ਦੇ ਕੋਲ ਕੋਈ ਚੀਜ ਨਾ ਹੋਣੀ ਨਾਲ ਹੀ ਦੂਸਰੇ ਘਰੋਂ ਮੰਗ ਲਿਆਉਣੀ ਤੇ ਇੱਦਾਂ ਬਹਿ ਕੇ ਕੱਠੇ ਕੱਠੇ ਰਹਿਣਾ ਕੱਠੇ ਖਾਣਾ ਪੀਣਾਂ ਹੁਣ ਤੇ ਇਕ ਇਕ ਪਕਾਈ ਜਾਂਦਾ ਖਾਈ ਜਾਂਦੇ ਕੋਈ ਪਤਾ ਨਹੀਂ ਕਿਹਨੇ ਕਦੋਂ ਖਾ ਲਈ ਕੀਹਨੇ ਨਹੀਂ ਖਾਦੀ ਹੈ ਗੀ ਕੱਠੇ ਆਲਾ ਤਾਂ ਕੰਮ ਹੈਨੀ

ਖੇਲ ਖੇਲਾਂ ਚ ਵੀ ਫਰਕ ਆ ਗਿਆ ਕਿਦਾਂ ਖੇਲਾਂ ਹੁੰਦੀਆਂ ਸਿਗੀਆਂ ਕੱਠੇ ਖੇਲਣਾ ਜਿੱਦਾਂ ਮੈਂ ਹੁੰਦੀ ਸੀ ਨਾ ਤਾਂ ਬਾਜੀ ਵੀਰਾਂ ਹੁੰਣਾ ਨੇ ਮੈਨੂੰ ਲੈ ਜਾਣਾ ਮੈਨੂੰ ਤੇ ਨੂੰ ਲੈ ਜਾਣਾ ਨੇ ਫਿਰਣ ਨਿਕਲਿਆ ਹੋਣਾ ਤੇ ਮੈਨੂੰ ਲੈ ਜਾਣਾ ਤੇ ਓਥੇ ਅਸੀਂ ਖੇਲਣਾ ਹੁੰਦਾ ਸੀ ਗਾ ਅੱਡਾ ਹੋਣਾ ਉਹ ਖੇਲਣਾ ਦੋ ਦੋ ਤਿਨ ਤਿਨ ਜੋੜਿਆਂ ਬਣ ਜਾਣੀਆਂ ਫੇਰ ਹੋਰ ਜਿਹੜਾ ਇੱਦਾਂ ਜਿੱਦਾਂ ਕਿਕਲੀ ਦੀ ਉਹ ਖੇਲਣਾ ਫੇਰ ਛੁਪਣ ਛੁਪਾਈ ਖੇਲਣਾ

ਅਸੀਂ ਵੀ ਇੱਦਾਂ ਹੀ ਖੇਲਦੇ ਹੁੰਦੇ ਸੀ ਗਲੀ ਚ ਸਾਰੇ ਜਣੇ ਟਿਪ ਟਾਪ ਖੇਲ ਲਿਆ ਕੁਸ਼ mobile ਤੇ game ਖੇਲ ਲਈ ਫਲਾਨਾ ਕਰ ਲਿਆ ਸਾਰਾ ਕੁਸ਼ mobile ਤੇ ਹੀ ਲੱਗੇ ਇਕ ਦਿਨ ਲੈਟ ਹੈ ਨਹੀਂ ਸੀ ਗੀ ਓਦਣ ਓਦਣ ਅਸੀਂ ਅੱਬੂ ਕੋਲ ਬੈਠੇ ਹੈਂ ਉਸਤੋਂ ਪਹਿਲੇ ਤਾਂ ਅਸੀਂ ਕਦੀ ਨੀ ਬੈਠੇ ਪਤਾ ਹੀ ਨਹੀਂ ਗਾ ਕਿ ਕੋਈ ਗੱਲ ਹੁੰਦੀ ਬਾਤ ਹੁੰਦੀ ਆ ਬਸ ਇੱਦਾਂ ਹੀ ਆ ਉਹ ਵੀ ਰਸਮੋਂ ਰਿਵਾਜ ਤਾਂ ਮੁਕ ਹੀ ਗਏ ਆ ਜਿੱਦਾਂ ਇੱਦਾਂ ਵਕਤ ਬਦਲਦਾ ਜਾਂਦਾ ਵਾ ਗਾਂਹ ਤੋਂ ਗਾਂਹ ਸਦੀਆਂ ਵਧੀ ਜਾਂਦੀਆਂ ਵਾ ਇਹ ਹਰ ਚੀਜ ਹੀ ਮੁਕ ਜਾਣੀ ਗਾਂਹ ਅਗਲੇ ਜਮਾਨੇ ਵਿਚ ਦੇ ਵਿਚ ਤੇ ਸਾਰਾ ਕੁਸ਼ ਹੀ ਮੁਕ ਜਾਣਾ ਫੇਰ ਤੇ ਪਤਾ ਨੀ ਹਵਾ ਚ ਹੀ ਲੋਕਾਂ ਨੇ ਗੱਡੀਆਂ ਚਲਾਉਣੀਆਂ ਮੈਨੂੰ ਤੇ ਇੱਦਾਂ ਹੀ ਲਗਦੇ ਹਾਂ ਇਹ ਤੇ ਕਹਿੰਦੇ ਆ ਕਿ ਦੋ ਹਜਾਰ ਚਾਲੀ ਪੰਜਾਹ ਚ ਆਕੇ ਇੱਦਾਂ ਹੀ ਹੋਣਾ ਵਾ ਬਸ ਕਿ ਪਤਾ ਲਗਦਾ ਇਦਾਂ ਹੀ ਆ ਮੈਨੂੰ ਤਾਂ ਪੁਰਾਣੇ ਜਮਾਨੇ ਦੇ ਰਸਮੋਂ ਰਿਵਾਜ ਤੇ ਹਰ ਸ਼ੈ ਚੰਗੀ ਲਗਦੀ ਆ ਸਾਰੇ ਕੱਠੇ ਰਹਿੰਦੇ ਸੀ ਕੱਠੇ ਖਾਣਾ ਪੀਣਾ ਆਸ਼ਾ ਹੁਣ ਆਲਾ ਨੀ ਚੰਗਾ ਹਣਾ ਤੇਰਾ ਕਿ ਖਿਆਲ ਆ ਹਾਂ ਓਹੀ ਤਾਂ ਦੇਖਣ ਡਈ ਆਂ ਦੋਸਤੀਆਂ ਕਿੱਦਾਂ ਹੁੰਦੀਆਂ ਸਿਗੀਆਂ ਜਾਂ ਦਿੰਦੇ ਸੀ ਅੰਮੀ ਕਿੱਦਾਂ ਦਸਦੀ ਹੁੰਦੀ ਸੀ ਗੀ ਆਉਂਦੀ ਹੁੰਦੀ ਸੀ ਗੀ ਆਪਾਂ ਅਸੀਂ ਜਾਂਦੇ ਸੀ ਗੇ ਓਥੇ ਬਾਗ ਵਿਚ ਕਿੰਨੂੰ ਖਾਣੇ ਕਿ ਕੁਸ਼ ਕਰਨਾ ਖੇਲਣਾ ਮਲਣਾ ਕਦੀ ਸੈਰ ਤੇ ਇਥੇ ਲੈ ਗਏ ਕਦੀ ਇਥੇ ਜੋ ਜੋ ਓਹਨਾ ਕੋਲ ਹੁੰਦਾ ਸੀ ਉਹ ਚੀਜ ਕਰਦੇ ਸੀ ਪੈਦਲ ਚਲਣਾ ਸੋਹਣੇ ਬੜੇ ਹੁਣ ਤੇ ਨਹੀਂ ਕੁਸ਼ ਵੀ ਇੱਦਾਂ ਦਾ ਕੁਸ਼ ਨੀ ਦਿਸਦਾ ਹੈਗਾ ਸਹੇਲੀਆਂ ਸਾਰੀਆਂ ਇੱਦਾਂ ਹੀ ਨਿਕਲਦੀਆਂ ਖੁਦਗਰਜ਼ ਜਹੀਆਂ ਕੋਈ ਕਿਸੇ ਨੂੰ ਗਰਜ ਨਹੀਂ ਇੱਦਾ ਹੀ ਆ ਮਤਲਬ ਦਾ ਮਤਲਬ ਦੀ ਗੱਲ ਹੁੰਦੀ ਆ ਪਹਿਲੇ ਹੁੰਦੇ ਸੀ ਸੱਚੇ ਤੇ ਸੱਚੇ ਤੇ ਖਾਲਿਸ ਲੋਗ ਰਸਮੋਂ ਰਿਵਾਜ ਵੀ ਤਾਂ ਹੀ ਸੋਹਣੇ ਲਗਦੇ ਸੀ ਹੁਣ ਲੋਕਾਂ ਚ ਬੜਾ ਫਰਕ ਆ ਗਿਆ ਹੁਣ ਉਹ ਗੱਲਾਂ ਉਹ ਰਸਮ ਨਹੀਂ ਰਹੀਆਂ ਖਤਮ ਹੋ ਗਿਆ ਸਾਰਾ ਕੁਸ਼ ਸਹੀ ਗੱਲ ਆ ਬਾਜੀ ਚਲੋ ਇਹ ਤੇ ਇਹ ਤੇ ਜਿੰਨੀ ਗੱਲ ਕਰੋ ਮੁਕਦੀ ਨਹੀਂ ਬਸ ਚਲੋ ਠੀਕ ਆ ਮੈਂ ਵੀ ਹੁਣ ਹਾਂਡੀ ਰੋਟੀ ਕਰ ਲਾਂ ਹਾਂ ਠੀਕ

ਮੇਰਾ ਵੀ ਵਧੀਆ ਕੀ ਕਰਨ ਦਈ ਆ ਕੁਛ ਨੀ ਵਿਹਲੀ ਬੈਠੀ ਆ ਤੁਹੀ ਦੱਸੋ ਮੈਂ ਵੀ ਵਿਹਲੀ ਆ ਅੱਛਾ ਤੂੰ ਤੇ ਕਿਹੜੀ class ਵਿਚ ਹੋਈ ਇਹ ਤਾਂ ਦਁਸ tenth ਤੁਹਾਡੀ ਕਿਹੜੀ ਆ

ਹੈ plus two ਏਡੀ ਛੇਤੀ ਹੋਰ ਕੀ ਮੇਰੇ ਤੇ paper ਹੋਣ ਦਏ ਆ

ਬੋਰਡ ਦੇ ਪੇਪਰਾਂ ਦਾ ਤਾਂ ਕੁਛ ਜਿਆਦਾ ਈ ਪੰਗਾ ਹੁੰਦਾ ਵਾ ਇਕ ਓਹ ਲਿਖਣਾ ਬੜਾ ਪੈਂਦਾ ਈ ਉਹਦੇ ਵਿਚ ਤੈਨੂੰ ਪਤਾ ਵਾਂ ਹਾਨੂੰ ਪਤਾ ਕੀ ਕਹਿੰਦੇ ਆ ਕਿ sheets ਨੂੰ ਨਾ ਐਵੇਂ ਭਰੀ ਜਾਓ ਵਿਚ ਭਾਵੇਂ ਜੋ ਮਰਜੀ ਲਿਖੀ ਜਾਓ ਬਸ ਸ਼ੀਟਾਂ ਭਰੀ ਜਾਓ ਭਰੀ ਜਾਓ ਭਰੀ ਜਾਓ ਪਤਾ ਨੀ ਕਿੰਨਾ ਈ ਲੰਮਾ ਲੰਮਾ ਲੰਮਾ ਲੰਮਾ ਕਿੰਨਾ ਈ ਲੰਮਾ ਲੈ ਜਾਂਦੇ ਓਹ ਪੇਪਰ ਨੂੰ ਹੋਰ ਉਤੋਂ ਨਾਲੋ ਕਹਿੰਦੇ ਆ ਕਿ. time ਵੀ ਇੰਨਾ ਹੋ ਗਿਆ ਛੇਤੀ ਕਰੋ time ਵੀ ਇੰਨਾ time ਵੀ ਹਜੇ ਪੂਰਾ ਨੀ ਹੁੰਦਾ ਪਹਿਲਾਂ ਹੀ ਕਹਿਣ ਲੱਗ ਪੈਂਦੇ ਆ time ਹੋ ਗਿਆ ਵਾ ਤੁਹੀ paper ਕਰ ਲੋ ਇੰਨਾ time ਰਹਿ ਗਿਆ ਇੰਨਾ time ਰਹਿ ਗਿਆ ਵਾ time ਹਜੇ ਪਿਆ ਈ ਹੁੰਦਾ ਕਿੰਨਾ ਈ ਕਿਹੜਾ board ਆ ਤੁਹਾਡਾ ਮੇਰਾ ਪੰਜਾਬ ਬੋਰਡ ਤੇਰਾ ਕਿਹੜਾ ਵਾ

ਅੱਛਾ ਤੁਹਾਡੇ ਤੇ ਇੱਦਾ ਲਿਖਣ ਦਾ ਵੈਹੈ ਕੋਈ ਪੰਗਾ ਨਹੀਂ ਹੋਣਾ ਮੈਨੂੰ ਤਾਂ ਸੁਣਿਆ ਹੀਗਾ ਕਿ ICSE ਵਿਚ ਨਹੀਂ ਹੁੰਦਾ ਕਿ ਲਿਖਣਾ ਪੈਂਦਾ ਵਾਂ ਨਹੀਂ ਹਾਡੇ ਤਾ point to point ਹੁੰਦੇ ਆ

ਇਕੋ line ਨੂੰ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਵਾਰੀ repeat ਕਰਨਾ ਪੈਂਦਾ ਵਾ ਉਹਨੂੰ ਇਕੋ ਵਾਰੀ ਲਿਖੀ ਜਾਓ ਲਿਖੀ ਜਾਓ ਬਸ ਮਤਲਬ ਲਿਖੀ ਜਾਓ ਜੋ ਮਰਜੀ ਲਿਖੀ ਜਾਓ ਸਿਰਫ length ਬਣਾਓਦੇ ਭਾਂਵੇ ਦੋ ਮਰਜੀ ਲਿਖ ਆਓ ਜੋ ਮਰਜੀ ਬਸ length ਈ ਕਿ ਕਿੰਨਾ ਲੰਮਾ ਲੰਮਾ ਲਿਖੀ ਜਾਓ ਮਤਲਬ ਓਹਦੇ ਵਿਚ ਭਾਵੇ ਉਹਦਾ ਕੋਈ ਏਨਾਂ ਕੋਈ ਮੂੰਹ ਸਿਰ ਵੀ ਨਾ ਹੋਏ ਉਨ੍ਹਾਂ ਨੂੰ ਕੋਈ ਮਤਲਬ ਵੀ ਨਾ ਹੋਏ ਵਿਚ ਓਹਦੇ ਉਹਨੂੰ ਲਿਖੀ ਜਾਓ ਲਿਖੀ ਜਾਓ ਬਸ ਅੱਛਾ ਤੇ ਜੇ ਮੰਨ ਲੋ ਅਹੀ ਗਾਣੇ ਲਿਖ ਆਂਦੇ paper ਵਿਚ length ਬਣਾ ਤੀ ਇਹਦੇ marks ਮਿਲ ਜੂ ਗੇ ਹਾਂ ਤੇਰੀ ਬਸ ਸਿਰਫ ਉਪਰ ਵਾਲੀ line ਜਿਹੜੀਆਂ ਉਪਰ ਵਾਲੀਆਂ ਲਾਈਨਾਂ ਹੁੰਦੀਆਂ ਨਾ ਦੋ ਤਿੰਨ ਥੋੜਾ ਜਾ ਥੋੜਾ ਕਿ ਪੈਰਾ ਉਪਰ ਵਾਲਾ ਸਹੀ ਹੋਣਾ ਚਾਹੀਦਾ last ਤੋਂ ਸਹੀ ਹੋਣਾ ਚਾਹੀਦਾ end ਤੋਂ ਹਣਾ ਦੋ ਤਿੰਨ ਲਾਈਨਾਂ ਤੇ ਵਿਚੋਂ ਦੋ ਕੁ ਸਹੀ ਹੋਣੀਆਂ ਚਾਹੀਦੀਆਂ ਬਾਕੀ ਤੂੰ ਜੋ ਮਰਜੀ ਲਿਖਿਆ ਹੋਵੇ ਤੇ ਤੇਰਾ ਚਲ ਜਾਣਾ ਕਿਹੇ ਨੇ ਨੀ ਵੇਖਣਾ ਇਕ ਪੂਰੀ ਐ

ਮੋਤੀ ਪਰੋਲੋ ਮੋਤੀ ਪਰੋਲੋ ਬਸ ਆਹੋ ਆਹੋ ਬਸ ਬਸ ਉਨਾਂ ਨੂੰ ਐ ਸਾਫ ਸੁਥਰਾ ਕਰਕੇ ਲਿਖੀ ਜਾਓ ਲਿਖੀ ਜਾਓ ਬਸ ਲਿਖੀ ਜਾਓ ਉਨ੍ਹਾਂ ਨੇ check ਕਰਨ ਲੱਗਿਆ ਪਤਾ ਕੀ ਕਰਨਾ

check ਕਰਨਾ ਵਾ ਖੋਲਣੀ ਆ sheet ਵੇਖਣੀ ਆ sheet ਤੇ writing ਵੇਖਣੀ ਆ ਸਭ ਤੋਂ ਪਹਿਲਾਂ ਕਿੱਦਾਂ ਦੀ writing ਵਾਂ ਅੱਧੇ ਕਿ ਨਾਲ impress ਹੋ ਜਾਂਦੇ ਆ ਤੇ ਫਿਰ ਜਾਂ ਇਕ main point ਹੁੰਦਾ ਉਨ੍ਹਾਂ ਦਾ ਕਿ ਜਿੱਦਾ ਹੁਣ ਆਪਾ ਕੋਈ ਵੀ question ਲਿਖਿਆ ਵਾ ਨਾ

question ਲਿਖਿਆ ਵਾ ਉਹਦੇ ਥੱਲੇ ਨਾ ਦੋ lines ਮਾਰ ਕੇ ਨਾ ਤੇ ਉਹ ਦੱਸ ਦੇਣਾ ਕਿ ਇਥੇ question ਖਤਮ ਆ ਮਤਲਬ ਇਹ ਚੀਜ ਬੜੀ ਓ ਵਧੀਆ ਲੱਗਦੀ ਆ ਪ੍ਰਭਾਵਿਤ ਲੱਗਦੀ ਆ ਕਿ ਹਾਂ ਇਹ ਬਹੁਤ ਵਧੀਆਂ ਲਿਖਿਆ ਵਾ ਬੱਚੇ ਨੇ ਬੜਾ ਵਧੀਆ ਕੀਤਾ ਹੋਣਾ ਚਾਹੀਦਾ ਕੀਤਾ ਵਾ ਪੇਪਰ ਉਹ ਚੀਜ ਲੱਗਦੀ ਆ ਤੁਹਾਡੀ ਕਿੰਨੀਆਂ ਟਰਮਾਂ ਹੁੰਦੀਆਂ ਇਥੇ ਸਾਡੇ ਤੇ ਵੈਹੇ ਦੋ terms ਈ ਹੁੰਦੀਆ ਵਾਂ ਇਕ ਵਿਚ ਅੱਧਾ syllabus ਇਕ ਵਿਚ ਕਰ ਦਿੰਦੇ ਆ ਇਕ ਇਕ ਅੱਧਾ ਇਕ ਵਿਚ ਕਰ ਦਿੰਦੇ ਹੁਣ ਤੁਹਾਡੇ ਵੀ ਭਾਵੇ ਇੱਦਾਂ ਈ ਹੋਣ ਹਾਡੇ ਤੇ ਉੱਦਾਂ ਤਿੰਨ ਟਰਮਾਂ ਹੁੰਦੀਆਂ ਵਾ ਨਾ ਤੇ ਦੱਸਾ ਹਾਨੂੰ ਕੀ ਕਹਿੰਦੇ ਆ ਕਿ ਨਹੀਂ ਤੁਹਾਡੇ ਇਸ ਸਾਲ ਵੀ ਤਿੰਨ ਈ ਹੋਣੀਆਂ ਪਿਛਲੀ ਵਾਰੀ ਇਨ੍ਹਾਂ ਨੇ semester ਰੱਖੇ ਈ semester one ਤੇ semester two ਤੇ ਹਾਡੇ ਵਾਰੀ ਇਨ੍ਹਾਂ ਨੇ burden ਵੱਧ ਕਰਤਾ ਵਾ

ਹਾਂ ਥੋੜਾ ਜਾਂ syllabus ਤੂੰ ਪਹਿਲਾਂ ਕਰ ਲੈ ਗੀ ਫਿਰ ਉਹ ਤੋਂ ਥੋੜਾ ਤੂੰ ਬਾਅਦ ਵਿਚ ਕਰੇਗੀ ਉਹ ਤੋਂ ਥੋੜਾ ਤੂੰ ਬਾਅਦ ਵਿਚ ਕਰੇਗੀ ਫਿਰ ਏਹ ਹੈ ਜਦੋਂ ਤੂੰ ਦੁਬਾਰਾ ਤੂੰ ਪੂਰਾ ਕਰੇਗੀ ਨਾ ਤੈਨੂੰ ਸੌਖਾ ਹੋਜੂਗਾ ਯਾਦ ਕਰਨਾ ਇੱਦਾਂ ਬੜਾ ਔਖਾ ਲੱਗਦਾ ਈ ਓ ਓਹ ਹੈ ਵਾ ਅੱਜ ਦੱਸਾ ਕੀ ਹੋਇਆ ਕਲਾਸ ਵਿਚ sir ਆਏ physics ਵਾਲੇ ਹਣਾ ਫਿਰ ਸਾਡਾ ਸਾਰਾ syllabus first term ਦਾ complete ਹੋ ਗਿਆ ਤੇ ਦੱਸਾ ਕੀ ਕਹਿੰਦੇ ਕਹਿੰਦੇ ਚਲੋ ਨਵਾਂ chapter ਸ਼ੁਰੂ ਕਰੀਏ ਦੂਜੀ term ਦਾ ਅਹੀ ਕਿਹਾ ਕਿ sir ਸਾਰਾ syllabus ਤੇ cover ਹੋ ਗਿਆ ਵਾ ਤੁਹੀਂ revision ਕਰਾ ਦੋ ਕਹਿੰਦੇ

ਫਿਰ ਵੀ ਕਰੀ ਜਾਓ ਕਰੀ ਜਾਓ ਅਹੀਂ ਛੇਤੀ ਛੇਤੀ ਕਰਨਾ ਬੱਸ ਪਤਾ ਕਿਉ ਉਹ ਨਾ syllabus ਬੜਾ ਹੁੰਦਾ ਵਾ ਉਨ੍ਹਾਂ ਦਾ ਤੇ ਉਹ ਫਿਰ ਉਹ ਹੁੰਦਾ ਵਾ ਕਿ syllabus complete ਹੋ ਜੇ ਫਿਰ ਉਨ੍ਹਾਂ ਨੇ test ਵੀ ਲੈਣੇ ਹੁੰਦੇ ਆ ਫਿਰ ਉਨ੍ਹਾਂ ਨੇ ਤੁਹਾਡੇ ਤੋਂ ਪ੍ਰੈਕਟੀਕਲਾਂ ਵੀ ਬਣਵਾਉਣੀਆਂ ਵਾਂ ਹਣਾ ਫਿਰ ਉਨ੍ਹਾਂ ਨੇ ਕਿੰਨਾ ਕੰਮ ਕਰਾਣਾ ਹੁੰਦਾ ਓਹ paper ਜਿਹੜਾ revise ਨੀ ਹੁੰਦਾ ਜਿੰਨੀ ਦੇਰ ਓਹ ਮਤਲਬ syllabus ਖਤਮ ਨੀ ਨਾ ਹੁੰਦਾ ਓਨੀ ਦੇਰ revise ਵੀ ਨੀ ਕਰ ਪਾਉਂਦੇ ਫਿਰ ਜਦੋਂ ਇੱਦਾਂ ਹੁਣ syllabus ਖਤਮ ਹੋਇਆ ਹੋਉਗਾ ਫਿਰ ਤੁਹਾਡੇ ਉਹ regular test ਲੈਣਗੇ ਰੋਜ ਰੋਜ ਤੁਹਾਡੇ test ਹੋਣਗੇ ਫਿਰ ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਕਿਹੜੀ ਚੀਜ ਆਉਂਦੀ ਆ ਕਿਹੜੀ ਨਹੀਂ ਆਉਂਦੀ ਹਣਾ ਉਹ ਤਾਂ ਕਰਕੇ ਕਹਿੰਦੇ ਵਾਂ ਪਹਿਲਾ ਪਹਿਲਾਂ syllabus ਮੁਕਜੇ

ਹਾਂ ਇਸ ਲਈ ਨਾ syllabus ਤੁਹਾਨੂੰ ਪਹਿਲਾਂ ਈ ਮੁਕਾਉਣਾ ਚਾਹੀਦਾ ਵਾਂ ਤੇ ਜਦੋਂ ਤੁਹੀਂ ਕਰਨਾ ਵਾ ਨਾ ਜਦੋਂ ਤੁਸੀਂ class ਵਿਚ ਪੜਨਾ ਵਾ ਤੇ ਜਦੋਂ ਜੋ ਵੀ ਉਹ ਦੱਸਣ ਦਏ ਆ

ਉਹਨੂੰ ਬੜੇ ਧਿਆਨ ਨਾਲ ਸੁਣਨਾ ਵਾ ਉਨ੍ਹਾਂ ਦੀ ਇਕ ਇਕ ਚੀਜ ਬੜੀ ਧਿਆਨ ਨਾਲ ਸੁਨਣੀ ਆ ਕਿ ਹਾਂ ਉਹ ਕੀ ਕਹਿਣ ਦਏ ਆ ਕਿੱਦਾਂ ਕਹਿਣ ਦਏ ਆ ਕਿੱਦਾਂ ਇਹ ਚੀਜ ਹੁੰਦੀ ਆ ਕਿੱਦਾਂ ਨਹੀ ਹੁੰਦੀ ਹਣਾ

ਉਦੋਂ ਫਿਰ ਹਾਨੂੰ ਬੜੀ ਸੌਖ ਹੁੰਦੀ ਆ ਫਿਰ ਹਾਨੂੰ ਸਮਝ ਹੁੰਦੀ ਆ ਕਿ ਆਪਾ ਕਿੱਦਾਂ ਯਾਦ ਕਰਨਾ ਵਾ ਕੀ ਹਾਨੂੰ ਦੱਸਿਆ ਹੀਗਾ ਕੀ ਕੀ main points ਆ ਕਿੱਦਾਂ ਕਿੱਦਾਂ ਕਰਨਾ ਹਣਾ ਉਹ ਫਿਰ ਸੌਖਾ ਰਹਿੰਦਾ ਪਹਿਲਾਂਤੇ ਨਾ ਮੈਂ ਬੜੀ confuse ਹੀ ਜਦੋਂ tenth ਦੀ starting ਹੋਈ ਨਾ ਤੇ ਉਦੋਂ ਮੈਨੂੰ ਸਮਝ ਨੀ ਲੱਗਦੀ ਪਈ ਕਿ ਯਾਰ ਕਿੱਦਾਂ ਕਰਾ ਹਣਾ ਤੇ ਕਿਉਂ ਕਰਨਾ ਕਿਹੜੇ ਹਿਸਾਬ ਨਾਲ ਕਰਾ ਫਿਰ ਬਾਅਦ ਵਿਚ ਬੜੀਆਂ videos ਵੇਖੀਆਂ ਕੁਝ ਸਮਝ ਨੀ ਲੱਗੀ ਮੈਂ ਨਾ ਬੜੀ confuse ਜੀ ਹੋ ਗਈ ਹੀ ਕਿ ਯਾਰ ਮੈਂ ਕਰਾ ਤੇ ਕਰਾ ਕੀ ਉਤੋਂ ਇਨ੍ਹਾਂ ਕੰਮ ਹਣਾ ਉਤੋਂ ਇਨ੍ਹਾਂ ਔਖਾ

ਤੇ ਫਿਰ ਬਾਅਦ ਵਿਚ ਉਹਦੇ ਹਿਸਾਬ ਨਾਲ ਮੈਂ ਹੁਣ ਤੁਰਦੀ ਪਈ ਆ ਤੇ ਮੇਰਾ ਨਾ ਹਿਸਾਬ